ਕੰਮ ਚੱਲਿਆ ਫਿਰ ਉਹਨਾਂ ਦਾ।

ਹਮ

ਤੈਨੂੰ ਪਤਾ ਹੀ ਹੈ ਬਾਕੀ ਹੋਰ ਕੰਮ ਚੱਲਣ ਦੀ ਦੇਰ ਹੈ ਹੋਲੀ ਵੱਧ ਜਾਂਦਾ ਹੁੰਦਾ। ਮਮਤਾ ਉਸ ਦਿਨ ਟੱਕਰੀ ਹੀ ਮਮਤਾ ਨੂੰ ਕਹਿਣਾ ਹੀ ਆਜੀ ਤੂੰ।

ਮੈਂ ਕਿਹਾ ਮਮਤਾ ਟੱਕਰੀ ਹੀ ਉਸ ਦਿਨ ਪਰਸੋਂ ਤੇ ਕਹਿਣਾ ਹੀ ਆਜੀ ਤੂੰ ਵੀ। ਉਹ ਕਹਿੰਦੀ ਹੀ ਕਿ ਮੈਂ ਡੈਡੀ ਕਰਕੇ ਨਹੀਂ ਆਉਂਦੀ ਉਹ ਫਿਰ ਲੜਾਈ ਪਾਉਂਦਾ ਘਰ ।

ਆਹੋ ਉਹਨੇ ਦੱਸੇ ਦਾ ਉਹਨਾਂ ਨੂੰ।

ਜਦੋਂ ਤੁਸੀਂ ਕੀਤਾ ਹੀ ਨਾ ਫੋਨ ਤੇ ਰਾਜਾ ਹਨੀ ਸੀ ਘਰ ਰਾਜਾ ਬਟਾਲੇ ਗਿਆ ਹੀ।

ਤੇ ਉਹਨਾ ਮੈਂ ਕਿਹੜਾ ਫੋਨ ਕਿੱਥੋ ਆਉਨਾ।

ਉਹ ਤੈਨੂੰ ਪਤਾ ਹੀ ਹੈ ਮਰਨੇ ਜੰਮਣੇ ਛੱਡੇ ਹੈ ਉਹਨੇ। ਅਹ ਮਿਲਣ ਗਏ ਤਾਂ ਮਿਲਣਾ ਹੈ ਉਹ ਹਨੀ ਮਿਲਣ ਵਾਲੇ ਕਿਸੇ ਨੂੰ। ਨਹੀਂ ਮਿਲਣ ਵਰ ਤੇ ਕੋਈ ਗੱਲ ਨਹੀਂ ਅਸੀਂ ਕੀ ਕਹਿਣਾ ਉਹਨੂੰ।

ਆਹੋ ਨਹੀਂ ਤੇ ਉਹਦੇ ਮੂੰਹ ਨੂੰ ਆ ਜਾਂਦੇ ਫਿਰ। ਹੋਰ ਫਿਰ। ਮਰਜੀ ਹੈ

ਆਹੋ ਤੁਸੀਂ ਜਾਣਾ ਵਾ। ਉਹ ਨਹੀਂ ਸਵੇਰੇ ਕਿੱਥੇ .

ਇੱਦਾਂ ਤਾਂ ਨਹੀਂ ਸਰਦਾ ਵਾ ਇੱਕ ਦਿਆੜੀ ਲਾ ਲਈ ਹੀ ਭੱਜ ਗਏ ਤੇ ਕੋਈ ਵੀ ਨਹੀਂ ਰਲਦੀ ਨਾਲ। ਆਹੋ

ਸਿਆਣੀ ਹੈ ਸਿਆਣੇ ਹੋਈਦਾ ਤੇ ਫਿਰ ਹੀ ਘਰ ਬਣਦਾ ਇੱਦਾਂ ਤੇ।

ਹਲੇ ਅੱਜ ਕਹਿਣ ਦੀ ਹੀ ਵਾਂਡੇ ਚੱਲੀਏ ।

ਮੇਰੇ ਭਰਾ ਨੇ ਰਖਾਈ ਤੇ ਮੈਂ ਕਿਹਾ ਚੱਲ ਜਾਵਾਂਗੇ। ਅੱਛਾ ਅੱਛਾ ਤੇ ਚੱਲ ਜਾਂਦੇ। ਕਿਹਾ ਹੀ ਉਹਨਾਂ ਨੂੰ ਕਹਿੰਦਾ ਨਹੀਂ ਜਾਣਾ .

ਹਮ ਮਹੀਨਾ ਰਹਿ ਆਂਵੀ ਤੇ ਆ ਜੀਅ ਜਿਹੜੇ ਇੱਥੇ ਘਰ ਹੈ ਇਹ ਵੀ ਲੈ ਜੀ ਨਾਲ ਹੀ।

ਹਮ

ਅਸੀਂ ਬੁੱਢੇ ਦਾ ਵਿਆਹ ਕਰ ਦੇਣਾ ਆਪੇ ਪਕਾਉਣ ਵਾਲੀ ਆਜੂਗੀ। ਚੱਲ ਠੀਕ ਹੈ ਫਿਰ ਹੈਂ ਆਇਆ ਕੋਈ।

ਨਹੀਂ ਬੈਠੇ ਆ ਬਣਾਉਣਾ ਕੀ ਆ ਗਰਮੀ ਗੋਡੇ ਗੋਡੇ ਲੱਗਣ ਦੀ ਆ।

ਆਹੋ ਅੱਜ ਅੰਸ਼ ਦਾ ਜਨਮ ਦਿਨ ਈ ਓ ਸਗੋਂ।

ਸਹਿਜ ਨੂੰ ਕਹਿਣ ਦੀ ਹੀ ਨੀਲਮ। ਆਹੋ ਸਹਿਜ ਨੂੰ ਆਖਣ ਦੀ ਹੀ ਆਂਦੀ ਹੀ ਆ ਜੀ ਸ਼ਾਮਾਂ ਨੂੰ। ਆਹੋ ਆਖਣ ਦੀ ਹੀ ਚੰਗਾ। ਮੈ ਕਹਿਆ ਗੁੱਤਾ ਗੱਤਾ ਕਰਾਲਾ ਧੀਏ ਤੂੰ ਚਲ ਜੀ। ਉੱਥੇ ਅਮ ਚਰਚ ਵੀ ਉਸਤਰਾ ਬਥੇਰਾ ਖਰਚਾ ਕੀਤਾ ਆ। ਆਹੋ ਕਹਿਣ ਦੀ ਹੀ ਅੰਸ਼ ਭਾ ਦਾ ਜਨਮ ਦਿਨ ਹੀ ਗਾ।

ਕਹਿਤਾ ਓਹਨੂੰ ਸਵੇਰੇ ਜਨਮ ਦਿਨ ਵਲੋਂ ਤੇ ਉਹ ਆਂਦਾ ਹੀ ਪੀ ਅਸੀ ਭਰਾ ਘਰ ਨਹੀਂ ਕਰਨੀ ਅਹੇ ਏ ਕੈਕ ਕੱਟਣਾ ਅਸੀ ਚਰਚ ਈ ਜੂਸ ਜਾਸ ਪਿਆਲ ਦੇਣਾ ਵਾ ਘਰ ਅਹੇ ਖਰਚਾ ਵੱਧ ਹੁੰਦਾ ਵਾ ਮੈ ਕਿਹਾ ਸਿਆਣਾ ਹੋ ਅੱਗੇ ਨੂੰ। ਆਹੋ ਤੇ ਹੋਰ ਬੜਾ। ਆਂਦਾ ਨਾਲੇ ਕੈਕ ਕੱਟੋ ਨਾਲੇ ਬੰਦਗੀ ਕਰਾਓ ਨਾਲੇ ਆਂਦਾ ਅਹੇ ਖਵਾਓ ਆਂਦਾ ਖਰਚਾ ਘਰ ਸਗੋਂ ਜਿਆਦਾ ਹੁੰਦਾ ਏ। ਬੜਾ ਵੱਧ ਹੋਗਿਆ ਹੁਣ ਤੇ

ਉੱਥੇ ਆਂਦਾ ਹਾਡਾ ਸਾਢੇ ਤਿੰਨ ਸੌ ਚ ਸਰ ਜਾਣਾ ਸਾਢੇ ਤਿੰਨ ਸੌ ਦੀ ਜੂਸ ਦੀ ਪੇਟੀ ਲਿਆਂਦੀ ਆ ਤੇ ਆਂਦਾ ਘਰ ਤੇ ਘਟੋ ਘੱਟ ਦੋ ਹਜ਼ਾਰ ਰੁਪਈਆ ਲੱਗ ਜਾਣਾ।

ਆਹੋ ਤੇ ਮੈਨੂੰ ਇਹਦਾ ਕਰੇ ਮੈ ਕਿਹਾ ਵਾਵਾ ਸਿਆਣਾ ਹੋਗਿਆ ਤੂੰ ਹੁਣ। ਆਹੋ ਗੋਲਡੀ ਪੈਟੀ ਚ ਫਿਰ ਫਾਇਦਾ ਨਹੀਂ ਆ।

ਪੈਟੀ ਚ ਕਿੰਨੀਆਂ ਬੋਤਲਾਂ ਹੁੰਦੀਆਂ? ਉਹ ਛੇਆ ਬੋਤਲਾਂ ਵਾਲੀ ਲਿਆਂਦੀ ਨਾ ਭਾਬੀ ਉਹਨਾ। ਆਹੋ ਛੇ ਬੋਤਲਾਂ ਲੱਗੀਆਂ ਈ ਸਾਬ ਨਾ। ਉਹ ਮੇਰੇ ਸਾਬ ਨਾ ਛੇ ਸੌ ਸਾਢੇ ਛੇ ਸੌ ਦੀ ਆਉਂਦੀ ਆ ਪੈਟੀ।

ਪੈਟੀ ਚ ਫਾਇਦਾ ਵਾ ਤਾ ਪੈਟੀ ਚ ਬੱਚਤ ਹੋ ਜਾਂਦੀ ਥੋੜੀ ਕਾ ਆਹੋ ਇਹ ਫਿਰ ਆਪਣੇ ਫੁਫੜ ਕੋ ਗਈ ਹੀ ਨਾ ਉੱਥੋਂ ਫਿਰ ਓ ਉਹਦੀ ਦੁਕਾਨ ਵਾ ਨਾ।

ਉਹਦੇ ਕਰ ਕੇ ਵੀ ਥੋੜ੍ਹਾ ਫਿਰ ਹੋਗਿਆ ਹੋਣਾ ਨਾ ਲੈੱਸ। ਆਹੋ ਤੇ ਦੁਕਾਨਾਂ ਵਾਲੇ ਵੀ ਭਰਾਵਾਂ ਸੌ ਦੀ ਬੋਤਲ ਦਿੰਦੇ ਆ।

ਉਹ ਫਾਇਦਾ ਵਾ ਫਿਰ ਤੇ ਛੇ ਬੋਤਲਾਂ ਲੱਗੀਆ ਈ ਛੇ ਸੱਤ ਬੋਤਲਾਂ ਮੈ ਕਿਹਾ ਚਲ ਕੋਈ ਗੱਲ ਨਹੀਂ ਜਦੋ ਖਰਚਾ ਕਰਨਾ ਜਦੋ। ਨਿਆਣੇ ਦੀ ਰੀਜ਼ ਪੂਰੀ ਕਰਨੀ ਤੇ ਫਿਰ ਖਰਚੇ ਵਲ ਥੋੜ੍ਹਾ ਵੇਖਣਾ ਆ ਨਹੀਂ ਉਹ ਉਹ ਗੱਲਾਂ ਕਰਨ ਦਿਆ ਹੀ ਤੁਹੀ ਤੇ ਨਹੀਂ ਕਹਿਆ ਕੁਛ ਉਹ ਦਿਆ ਆਪਣੇ ਕੋਲੋਂ ਕਰਨ। ਨਹੀਂ ਉਹ ਆਪਣੇ ਪਿਓ ਤੋਂ ਆਪਣੇ ਪਿਓ ਨੂੰ ਕਰਨ ਦਿਆ ਹੀ ਨਾ ਡੈਡੀ ਆਪਣੇ ਨੂੰ ਊ ਪੀ ਮੇਰਾ ਮੈ ਆਹ ਉੱਥੇ ਆਹ ਚਰਚ ਚ ਕਰਨਾ ਆ ਪ੍ਰੋਗਰਾਮ।

ਇਹਨੂੰ ਫਿਰ ਆਂਦਾ ਹੀ ਨੀਲਮ ਨੂੰ ਪੀ ਤੂੰ ਜਿਸਤਰਾਂ ਆਂਦਾ ਮੁੰਡਾ ਉਸਤਰਾ ਕਰ ਲਾ ਤੂੰ ਆਹੋ ਚਰਚ ਚ ਆਂਦਾ ਤੇ ਚਰਚ ਚ ਈ ਪਿਆਲ ਦੇ ਤੂੰ ਕੋਈ ਗੱਲ ਨਹੀਂ ਹੋਰ। ਜਿਥੇ ਚਾਰ ਬੋਤਲਾਂ ਲੱਗਣੀਆਂ ਉੱਥੇ ਦੋ ਹੋਰ ਲੱਗ ਜਾਣਗੀਆ। ਉਹ ਆਪੇ ਛੇ ਲੱਗ ਜਾਣਗੀਆ ਉੱਥੇ ਕੀ ਆ। ਛੇ ਲੱਗ ਗਈਆਂ ਹੀ ਅੱਜ ਕੇ ਛੇ ਪੂਰੀਆਂ ਫਿਰ ਵੈਸਨ ਦਾ ਡੱਬਾ ਲਿਆਂਦਾ ਆ।

ਤੇ ਫਿਰ ਉਹ ਲਿਆਂਦੀਆਂ ਟੌਫੀਆਂ ਦੇ ਦੋ ਪੈਕਟ ਲਿਆਂਦੇ ਉਹ ਵੰਡੇ ਤੇ ਖਰਚਾ ਘੱਟ ਹੋਇਆ ਇਹ ਗੱਲਾਂ ਤੇ ਕਰਦਾ ਖਰਚਾ ਦੂਣਾ ਹੋਇਆ ਸਗੋਂ ਖਰਚਾ ਆ ਤੁਹਾਨੂੰ ਪਤਾ ਈਆ ਮਹਿੰਗਾਈ ਬੜੀ ਆ।

ਤੇ ਉਹ ਫਿਰ ਲਿਆਂਦਾ ਫਿਰ ਕੇ ਮੇਰੇ ਉਹਦਾ ਵੀ ਹੀ ਕੇ ਪਰਸੋ ਰਾਵੀ ਦੇ ਮੁੰਡੇ ਦਾ ਵੀ ਹੀ ਪਰਸੋ ਭਰਾਵਾਂ।

ਫਿਰ ਗਈ ਹਾਂ ਦੁਆ ਕਰਾਈ ਹੀ ਤੇ ਫਿਰ ਗਏ ਹਾਂ ਮੈ ਤੇ ਕਹਿਆ ਹੀ ਚਲ ਇਸਤਰਾਂ ਹੋ ਲੈ ਖਰਚਾ ਖੁਰਚਾ ਹੋਣ ਦਿਆ ਕੁੜੀ ਵੀ ਆਂਦੀ ਤੇ ਮੈ ਫਿਰ ਕਿ ਆਂਦੀ ਨਾ ਬੁਰਿਆਂ ਲੱਗੀ ਦਾ ਉਹਨਾਂ ਇਹਨਾਂ ਖਰਚਾ ਕੀਤਾ ਆ।

ਫਿਰ ਮੈ ਨਿੱਕੇ ਮੁੰਡੇ ਦੇ ਸੂਟ ਲੈ ਗਈ ਤੇ ਆ ਨਿੱਕੀ ਆਂਦੀ ਪੀ ਮੈ ਗਿਫਟ ਕਰਨਾ ਇਹਨੂੰ ਮੈ ਸੌ ਰੁਪਈਆ ਦੇ ਤਾ ਮੈ ਕਿਹਾ ਲੈ ਤੂੰ ਰੀਜ ਪੂਰੀ ਕਰਲਾ ਓਦਾਂ ਈ ਦੇਦੇ ਉਹਨੂੰ ਸੌ ਰੁਪਈਆ ਮਾਮੀਆਂ ਇਹ ਦੀਆ ਆਖਣ ਦੀਆ ਹੀ ਕੇ। ਆਖਣ ਦੀਆ ਹਾਨੂੰ ਸੱਦਿਆ ਨਹੀਂ ਤੂੰ ਆਂਦਾ ਹੀ ਆਹੋ ਤੁਹਾਨੂੰ ਸੱਦ ਕੇ ਇਥੇ ਵਾਧੂ ਖਰਚਾ ਪਾਉਣਾ ਹਾਡੀ ਮਾਂ ਕੋ ਰੋਟੀਆਂ ਨਹੀਂ ਪਕਦੀਆਂ ਆਂਦਾ ਗਰਮੀ ਗੋਡੇ ਗੋਡੇ ਤੇ ਤੁਹਾ ਤੇ ਆਪ ਮੰਜੇ ਤੇ ਚੜ ਕੇ ਬਹਿ ਰਹਿਣਾ। ਐਤਕਾਂ ਉਹਨੇ ਵੀ ਨਹੀਂ ਕਿਹੇ ਨੂੰ ਕਹਿਣਾ ਚਾਚੀ ਫਿਰ ਕਿਹੇ ਨੂੰ ਵੀ ਨਹੀਂ ਕਹਿਆ ਫਿਰ ਆਂਦੀ ਅਸੀ ਦੁਆ ਈ ਇਕੱਲੀ ਕਰਾਈ ਤੇ ਚਲ ਮੈ ਕਿਹਾ ਆਪਣੇ ਮਰਜੀ ਵੇਖਲਾ। ਮੈ ਤੇ ਇਹਨੂੰ ਆਖਿਆ ਹੀ ਮੈ ਕਿਹਾ ਐਤਕਾਂ ਬਾਊ ਇਸਤਰਾਂ ਕਰ ਪੀ ਤੂੰ ਦੁਆ ਕਰਾਲਾ। ਤੇ ਟੌਫੀਆਂ ਟੂਫੀਆ ਲੈ ਆ ਤੇ ਜੂਸ ਲੈ ਆ ਤੇ ਚਲ ਤੂੰ ਇਹੋ ਪਿਆਲ ਪਿਓਲ ਦਈ ਆਂਦਾ ਹੀ ਨਹੀਂ ਮੈ ਇਸਤਰਾਂ ਕਰਨੀ ਨਹੀਂ ਮੈ ਚਰਚ ਚ ਈ ਕਰਨਾ ਮੈ ਘਰ ਕਰਨਾ ਈ ਨਹੀਂ ਆ।

ਵਧੀਆ ਵਧੀਆ ਚਲ ਜਿਦਾ ਆਂਦਾ ਹੀ ਮੁੰਡਾ ਕਰਨੀ ਪੈਣੀ ਹੀ ਮਾਤਾ ਫਿਰ। ਫਿਰ ਕੀਤੀ ਕੇ ਫਿਰ ਕਰਨੀ ਪਈ ਕੇ ਫਿਰ ਹੁਣ ਆ ਮੇਰੀ ਆਂਦੀ ਓ ਗੀ ਬੀ ਇਹਦੇ ਮਾਰਿਆ ਤੇ ਕਮਾਉਣ ਦੇ ਆ ਤੇ ਜੇ ਇਹਨੇ ਨਾ ਇਹਦੀ ਨਾ ਆਸ ਪੂਰੀ ਕੀਤੀ ਤੇ ਫਿਰ ਸਾਡੇ ਕਮਾਉਣ ਦਾ ਕਿ ਫਾਇਦਾ ਏ। ਆਂਦਾ ਆਂਦੀ ਮੇਰਾ ਦਸਵੇਂ ਮਹੀਨੇ ਗੋਲਡੀ ਜਨਮ ਦਿਨ ਆ ਮੇਰੀ ਕੁੜੀ ਦਾ ਵੀ।

ਤੇ ਪਿਓ ਨੂੰ ਆਂਦੀ ਹੀ ਆਪਣੇ ਮਾਮੇ ਨੂੰ ਆਂਦੀ ਹੀ ਪੀ ਮੈਨੂੰ ਪੰਦਰਾਂ ਹਜ਼ਾਰ ਰੁਪਈਆ ਪਾ ਦੇ ਆਹੋ ਕੁੜੀ ਮੇਰੀ ਪੋਤਰੀ।

ਵਿਆਹ ਵਾ ਨਾ ਤੇਰਾ ਆ ਆਹੋ ਤੇ ਨਿੱਕੇ ਵੱਡੇ ਆਪਣੇ ਨੂੰ ਆਂਦੀ ਉਹਦੇ ਕੋ ਪੰਜ ਕਾ ਈ ਮੰਗਾ ਦੀ ਉਹਦੇ ਕੋ ਪੰਜ ਈ ਬੜਾ ਵਾ। ਲੈ ਪਿਓ ਕੋ ਪੰਜ ਕਾ ਵੜਾ ਵਾ। ਪਿਓ ਕੋ ਨਹੀਂ ਮਾਮਿਆਂ ਕੋ ਮੰਗਣ ਦੀਆ ਪਿਓ ਨੂੰ ਨਹੀਂ ਕਹਿਆ।

ਹਾਂ ਇੱਕ ਕੋ ਪੰਦਰਾਂ ਮੰਗਦੀ ਤੇ ਇੱਕ ਤੋਂ ਪੰਜ।

ਆਹੋ ਮਾਮੇ ਦਾ ਮਾਂਜਾ ਲਾਉਂਦੀ ਆ ਨਾ ਆਹੋ ਮੈ ਕਿਹਾ ਜੇ ਨਾ ਆਉਣਗੇ ਤੇ ਫਿਰ ਟੌਫੀਆਂ ਲਿਆ ਕੇ ਜਨਮ ਦਿਨ ਮਨਾਲਾਗੇ ਉੱਥੇ ਕੀਆ

ਲੋਕੀ ਇਸਤਰਾਂ ਬਹੁਤਾ ਕਰਦੇ ਨੇ ਕੇ ਲੋਕੀ ਟੌਫੀਆਂ ਨਾ ਵੰਡ ਲੈਂਦੇ ਨੇ ਤੇ ਚਲ ਜਨਮ ਦਿਨ ਮਨਾਇਆ ਜਾਂਦਾ ਏ। ਉਹ ਤੇ ਭੈਣਾਂ ਫੋਨ ਕਰਦੀ ਆ ਮਾਂ ਨੂੰ ਪਿਓ ਨੂੰ ਪੀ ਮੇਰੇ ਜਨਮ ਦਿਨ ਤੇ ਪਹੁਚ ਜੀ। ਲੈ ਉਹ ਚੰਗਾ ਲਾਗੇ ਸ਼ਾਗੇ ਜਿਹੜਾ ਪਹੁਚ ਜਾਣਾ ਉਹਨੇ ਦਸਵੇਂ ਮਹੀਨੇ ਉਹਦਾ ਵੀ ਆ ਜਾਣਾ ਚਾਚੀ ਉਹਨਾਂ ਦਸਵੇਂ ਮਹੀਨੇ ਓਧਰ ਠੰਡ ਹੋ ਜਾਂਦੀ ਨਾਲੇ ਉਹ ਬੰਦ ਹੀ ਜਾਂਦੇ ਓਦਰ ਕੰਮ ਸਕੂਲ ਵੀ ਬੰਦ ਹੋ ਜਾਣੇ ਆ। ਹਮ ਫਿਰ ਛੁੱਟੀਆਂ ਪੈ ਜਾਣੀਆ ਨਾ ਨਿਆਣਿਆਂ ਨੂੰ

ਚਲ ਆ ਜਾਣ ਗੇ ਚੰਗਾ ਸਗੋਂ ਠੰਡ ਚ ਫਿਰ ਓਦਰ ਕੰਮ ਬੰਦ ਹੋ ਜਾਂਦਾ ਨਾ ਲੋਹੜੀ ਤਕ ਫਿਰ ਰਹਿਣਗੇ ਲੋਹਰੀਓ ਮਗਰੋਂ ਫਿਰ ਚਲ ਜਾਣ ਗੇ। ਬਰਫ ਬੜੀ ਓਦਰ ਪੈਂਦੀ ਆ ਬਰਫ ਤੇ ਓਦਰ ਗੋਲਡੀ ਕਿਤੇ ਆ ਜਿਸਤਰਾਂ ਹਾਡੇ ਕੋਠੇ ਇਸਤਰਾਂ ਲੱਗੇ ਦੰਦੇ। ਓਹੀ ਨਾ ਬਰਫ ਡੇ ਪੈਂਦੀ ਪਿਗਲਨ ਓਦੋ। ਹਮ ਹੁਣ ਇਹਨਾਂ ਜਦੋ ਓਧਰੋਂ ਆਏ ਰਾਹ ਬੰਦ ਹੋ ਜਾਣੇ ਜਦੋ ਕਿਤੇ ਇਹਨਾਂ ਨੇ।

ਬੰਦ ਹੋ ਜਾਂਦੇ ਆ।

ਓਧਰੋਂ ਜਹਾਜ ਤੇ ਆਉਣਾ ਪੈਣਾ ਇਹਨਾਂ ਨ।

ਚਲ ਹੂਟਾ ਨਹੀਂ ਹੀ ਕਦੀ ਉਹਨਾਂ ਲਿਆ ਲੈ ਲੈਣਗੇ।

ਦੀਪ ਨੂੰ ਵੀ ਬੜਾ ਚਾਅ ਹੀ ਬਾਹਰ ਦਾ ਪੀ ਮੈ ਹੂਟਾ ਲੈਣਾ ਚਲ ਹੂਟਾ ਲੇਲੁ ਨਾਲੇ ਓਵੀ। ਆਹੋ ਤੇ ਸਮਝੂਗਾ ਬਾਹਰ ਈ ਆਇਆ ਮੈ ਬੜੀ ਵਰਾ ਗੋਲਡੀ ਉਹਨੇ ਵੀ ਬਾਹਰ ਦਾ ਲਾਇਆ ਨਹੀਂ ਗੱਲ ਬਣੀ। ਉਹ ਕਰਮ ਤੋਂ ਬਗੈਰ ਨਹੀਂ ਗੱਲ ਹੁੰਦੀ।

ਦੋ ਤਿੰਨ ਵਰਾ ਇੱਕ ਵਰਾ ਹੈਪੀ ਨੇ ਤੀਹ ਹਜ਼ਾਰ ਰੁਪਈਆ ਮਾਰ ਲਿਆ ਓਵੀ ਗਿਆ ਨਜੇਜ ਈ ਈ ਹਾਡਾ

ਮਾਰਲੇ ਕੇ ਹੋਰ ਕੀ ਹਮ

ਆਪ ਮੁੜਕੇ ਫਰਾਰ ਹੋਗਿਆ ਲੈ ਕੇ। ਬਰੀਆ ਦੁਨੀਆ ਨਾ ਹੇਰਾ ਫੇਰੀ ਹੁੰਦੀ ਉਸਤਰਾ ਕੇ। ਹੇਰਾ ਫੇਰੀ ਥੋੜੀ ਕਿਤੇ ਬਹੁਤ ਜਿਆਦਾ। ਬੜੀ ਹੇਰਾ ਫੇਰਾ ਹੁੰਦੀ ਹਮ ਹੇਰਾ ਫੇਰੀ ਹੈ ਈ ਹੇਰਾ ਫੇਰੀ ਆ ਮਾਤਾ ਹੁਣ ਦੁਨੀਆ ਤੇ। ਠੱਗੀ ਠੱਗੀ ਠੋਰੀ ਤੇ ਹੋਗੀਆਂ ਦੁਨੀਆ। ਹੱਥੀ ਕੁਛ ਕਰਨਾ ਨਹੀਂ ਗਾ ਤੇ ਠਗੀਆ ਠੋਰੀਆ ਮਾਰਨੀਆਂ। ਬਿਲਕੁਲ ਠੱਗੀ ਠੋਰੀ ਮਾਰ ਕੇ ਉਹਨਾਂ ਦੂਜੇ ਥਾਂ ਡੇਰਾ ਲਾ ਲੈਣਾ ਇੱਕ ਥਾਂ ਥੋੜ੍ਹਾ ਬਹਿਣਾ।

ਨਤੀਜਾ ਵੀ ਨਿਕਲਣਾ ਆ ਨਾ ਡੇਰੇ ਦਾ ਨਿਕਲਣ ਵਲ ਲੋਕੀ ਘੱਟ ਵੇਂਹਦੇ ਆ ਨਿਕਲਦਾ ਹੁਣ ਇਹ ਕੁੱਤਾ ਨਹੀਂ ਜਿਨ੍ਹੇ ਤੰਗ ਤੋਰ ਖਾਣੀ